ਕਿਉਂਕਿ ਸਾਨੂੰ ਵੇਖ ਕੇ ਬੜਾ ਆਨੰਦ ਆਵੇਗਾ ਜਿੱਦਾਂ ਵੀ ਕੁਛ ਰੰਗ ਬਰੰਗੀਆਂ ਛਾਤਾਂ ਹੀ ਆ ਅਤੇ ਵਿਚਕਾਰ ਕੁਝ ਟੈਂਟ ਪਏ ਹੈਗੇ ਜੀ।

ਇੱਕ ਬਹੁਤ ਵੱਡੀ ਮੂਰਤੀ ਵੀ ਬਈ ਹੋਈ ਦਿਖਾਈ ਦੇ ਰਹੀ ਹੈਗੀ ਬੜੀ ਸੁੰਦਰ ਹੈਗੀ ਜੀ।

ਇੱਥੇ ਬਹੁਤ ਸਾਰੇ ਵਰਕਰ ਕੰਮ ਕਰ ਰਹੇ ਹੈਗੇ ਜੀ ਜਿਹਨਾਂ ਨੇਂ ਹੱਥ ਵਿੱਚ ਬਹੁਤ ਸਾਰਾ ਲੋਹੇ ਦਾ ਸਮਾਨ ਵੀ ਫੜਿਆ ਹੋਇਆ ਦਿੱਖ ਰਿਹਾ ਜੀ।

ਜੋਕੀ ਵੇਖਣ ਵਿੱਚ ਬਹੁਤ ਹੀ ਅਤੀ ਸੁੰਦਰ ਲੱਗ ਰਿਹਾ ਹੈਗਾ ਜੀ।

ਇਸ ਫੋਟੋ ਦੇ ਅੰਦਰ ਸਾਨੂੰ ਇੱਕ ਜਗਹਾ ਦਿਖਾਈ ਦੇ ਰਹੀ ਜੀ।

ਅਤੇ ਦੋ ਸੈਕਲ ਵੀ ਖੜੇ ਹੈਗੇ ਜੀ।

ਇੱਥੇ ਹੀ ਇੱਕ ਬਹੁਤ ਵੱਡੀ ਚਿੱਟੇ ਰੰਗ ਦੀ ਬਿਲਡਿੰਗ ਬਣੀ ਹੋਈ ਹੈਗੀ ਜੀ।

ਇਸ ਫ਼ੋਟੋ ਦੇ ਅੰਦਰ ਸਾਨੂੰ ਇੱਕ ਜਗਾਹ ਦਿਖਾਈ ਦੇ ਰਹੀ ਜੀ।

ਇਸ ਫੋਟੋ ਦੇ ਅੰਦਰ ਸਾਨੂੰ ਇੱਕ ਜਗ੍ਹਾ ਦਿਖਾਈ ਦੇ ਰਹੀ ਹੈਗੀ ਜੀ।

ਜੋ ਕਿ ਵੇਖਣ ਵਿੱਚ ਬਹੁਤ ਹੀ ਅਤੀਸੁੰਦਰ ਲੱਗ ਰਹੀ ਹੈਗੀ ਜੀ।

ਤੇ ਇੱਥੇ ਜਾ ਕੇ ਆਪਾਂ ਬਹੁਤ ਕੁਝ ਦੇਖ ਸਕਦੇ ਹਾਂ।